ਇਹ ਇੱਕ ਕਮਰਾ ਹੈ ਜਿਸ ਵਿੱਚ ਪੇਂਟ ਹੋ ਰਿਹਾ ਹੈ।

ਕੁਛ ਡੈਕੋਰੇਟਿਵ ਲਾਈਟਾਂ ਵੀ ਹਨ ਅਤੇ ਗੇਟ ਉੱਪਰ ਪਰਦੇ ਵੀ ਲੱਗੇ ਹਨ ਜੋ ਕਿ ਲਾਲ ਰੰਗ ਦੇ ਹਨ।

ਇਸਦੇ ਅੱਗੇ ਬੋਹੁਤ ਸਾਰੇ ਸਾਧਨ ਲੱਗੇ ਹਨ ਜਿਹਨਾਂ ਵਿੱਚੋਂ ਕੁੱਛਕ ਸਕੂਟ੍ਰੀਆਂ ਹਨ ਅਤੇ ਕੁੱਛਕ ਮੋਟਰਸਾਈਕਲ ਹਨ।

ਇਹ ਇੱਕ ਬੰਦਾ ਹੈ ਜੋ ਕਿ ਗੱਡੀ ਦੇ ਰੈਮਪ ਠੀਕ ਕਰ ਰਿਹਾ ਹੈ।

ਇਸ ਦੇ ਓੱਤੇ ਬੋਰਡ ਲੱਗਾ ਹੈ ਜੋ ਕਿ ਕ੍ਰੀਮ ਰੰਗ ਦਾ ਹੈ ਅਤੇ ਉਸਦੇ ਉਪਰ ਅਨੇਜਾ ਸਵੀਟ ਸ਼ੌਪ ਲਿੱਖਿਆ ਹੋਇਆ ਹੈ।

ਜਿੱਸ ਦਾ ਰੰਗ ਪੀਲਾ ਹੈ ਅਤੇ ਵਿੱਚ ਡਿਜ਼ਾਈਨ ਬਣਿਆ ਹੈ।

ਇੱਸ ਅੰਦਰ ਇਲੈਕਟ੍ਰੋਨਿਕ ਦਾ ਸਮਾਨ ਪਿਆ ਹੋਇਆ ਹੈ ਜੋ ਕੀ ਬਹੁਤ ਵੱਡੀ ਮਾਤਰਾ ਵਿੱਚ ਹੈ।

ਹਰੇ ਰੰਗ ਦੇ ਹਨ ਕੁਛ ਜਿਆਦਾ ਗੂੜੇ ਹਰੇ ਦੇ ਹਨ ਕੁਝ ਪੀਲੇ ਦੇ ਹਨ ਅਤੇ ਕੁਝ ਹੋਰ ਰੰਗਾਂ ਦੇ ਹਨ।

ਹਾਥੀ ਦੀਆਂ ਮੂਰਤੀਆਂ ਪਈਆਂ ਹਨ ਅਤੇ ਰਾਹ ਵਿੱਚ ਕੁਛ ਫੁੱਲਾਂ ਦੇ ਗੁਲਦਸਤੇ ਵੀ ਪਏ ਹਨ।

ਕੁਛ ਲੋਕ ਕੁਰਸੀਆਂ ਤੇ ਬੈਠੇ ਹਨ ਜੋ ਕਿ ਗੋਲਡਨ ਰੰਗ ਦੀਆਂ ਹਨ ਅਤੇ ਕੁਝ ਲੇਕ ਲੋਕ ਨੀਚੇ ਬੈਠੇ ਹਨ।

ਇੱਕ ਓਹਨਾਂ ਦੇ ਜਿਹੜੇ ਟੀਚਰ ਹਨ ਜੋਕਿ ਬੋਰਡ ਤੇ ਓਹਨਾਂ ਨੂੰ ਕੁਝ ਸਮਝਾ ਰਹੇ ਹਨ।

ਉੱਪਰ ਨੀਲੇ ਅਤੇ ਪੀਲੇ ਰੰਗ ਦਾ ਬੋਰਡ ਲੱਗਾ ਹੈ ਜਿਸ ਉੱਪਰ ਫੈਡਰਲ ਬੈਂਕ ਏ_ਟੀ_ਐਮ ਲਿਖਿਆ ਹੋਇਆ ਹੈ।

ਅਤੇ ਅਲੱਗ ਅਲੱਗ ਸਾਈਜ਼ ਦੀਆਂ ਹਨ ਅਲੱਗ ਅਲੱਗ ਰੰਗਾਂ ਦੀਆਂ ਹਨ ਇਹਨਾਂ ਦੇ ਆਲੇ ਦੁਆਲੇ ਇੱਕ ਬਿਲਡਿੰਗ ਬਣੀ ਹੈ।

ਜਿਸ ਦਾ ਨਾਮ ਪ੍ਰਿੰਸ ਪੈਲਸ ਹੈ ਇਸਕੇ ਉੱਪਰ ਟਾਈਲਾਂ ਲੱਗੀਆਂ ਹਨ।

ਇਸ ਦੇ ਪਿੱਛੇ ਬਹੁਤ ਸਾਰੇ ਦਰੱਖਤ ਹਨ ਜੋ ਕਿ ਬਹੁਤ ਵੱਡੇ ਹਨ।

ਜਿੱਸ ਤੇ ਥੋੜੀ ਥੋੜੀ ਬਾਲਕੋਨੀ ਨਿਕਲੀ ਹੋਈ ਹੈ ਅਤੇ ਇੱਸ ਤੇ ਪੇਂਟ ਹੋਯਾ ਹੈ।

ਜੋ ਕਿ ਯੈਲੋ ਵਾਈਟ ਅਤੇ ਬਾਵਾ ਰੰਗ ਦਾ ਹੈ ਅਤੇ--

ਸਾਈਡ ਤੇ ਕੁੱਛ ਰੁੱਖ ਵੀ ਹਨ ਜੋਕਿ ਬੋਹੁਤ ਵੱਡੇ ਲੱਗ ਰਹੇ ਹਨ।

ਇਸਦੇ ਲੱਗੇ ਬਹੁਤ ਸਾਰੇ ਪੌਧੇ ਲੱਗੇ ਹਨ ਕੁੱਛਕ ਪੌਧੇ--

ਇਹ ਇੱਕ ਮੈਰਿਜ ਪੈਲੇਸ ਹੈ ਜਿਸ ਨੂੰ ਬਹੁਤ ਵਧੀਆ ਤਰੀਕੇ ਨਾਲ ਡੈਕੋਰੇਟ ਕੀਤਾ ਹੈ।

ਅੰਦਰ ਇੱਕ ਬਿਲਡਿੰਗ ਬਣੀ ਹੈ ਜੋ ਕਿ ਸੀਮੇਂਟ ਰੰਗ ਦੀ ਹੈ ਉਸ ਦੇ ਲਾਗੇ ਬਹੁਤ ਸਾਰਾ ਘਾਹ ਉੱਗਿਆ ਹੈ ਅਤੇ ਕੁਛ ਦਰਖਤ ਵੀ ਹਨ।